ਸਾਹਮਣੇ ਇੱਕ ਆਦਮੀ ਬੈੱਠਾ ਹੈ ਹੱਥ ਵਿਚ ਮਾਈਕ ਹੈ ਇੱਕ ਆਦਮੀ ਖੜਾ ਹੈ ਅਤੇ ਉਸਨੇ ਹੱਥ ਵਿਚ ਕੁਝ ਫੜਿਆ ਹੋਇਆ ਹੈ।

ਅਤੇ ਇੱਕ ਲੜਕੇ ਦਿਖਾਈ ਦੇ ਰਹੇ ਹਨ ਬਹੁਤ ਸਾਰੇ ਮੋਟਰਸਾਈਕਲ ਖੜੇ ਹਨ।

ਅਤੇ ਕੁਝ ਏ_ਸੀ ਦੇ ਕੰਪਰੈਸ਼ਨ ਨੀਚੇ ਪਏ ਹੋਏ ਹਨ ਬਹੁਤ ਸਾਰੇ ਦਰਖਤ ਦਿਖਾਈ ਦੇ ਰਹੇ ਹਨ।

ਅਤੇ ਮੋਟਰਸਾਈਕਲ ਖੜੇ ਹੋਏ ਹਨ ਸਾਹਮਣੇ ਕੁਝ ਪੌਧੇ ਲੱਗੇ ਹੋਏ ਹਨ ਕੁਝ ਦਰੱਖਤ ਦਿਖਾਈ ਦੇ ਰਹੇ ਹਨ।

ਦੋ ਦਰਵਾਜੇ ਹਨ ਅਤੇ ਨੇਮ ਪਲੇਟ ਲੱਗੇ ਹਨ ਬਹੁਤ ਸਾਰੀਆਂ ਖਿੜਕੀਆਂ ਦਿਖਾਈ ਦੇ ਰਹੀਆਂ ਹਨ।

ਰੈੱਡ ਯੇਲੋ ਅਤੇ ਔਰੇਂਜ ਕਲਰ ਦੀ ਗ੍ਰੀਨ ਕਲਰ ਦੀ--

ਇੱਕ ਬੌਕਸ ਦਿਖਾਈ ਦੇ ਰਿਹਾ ਹੈ ਇੱਕ ਮਸ਼ੀਨ ਦਿਖਾਈ ਦੇ ਰਹੀ ਹੈ ਬਲੈਕ ਕਲਰ ਦੀ।

ਆ ਸਮਾਨ ਪਿਆ ਹੋਇਆ ਹੈ ਫੁੱਲ ਫਲ ਲੱਗੇ ਹੋਏ ਨਜ਼ਰ ਆ ਰਹੇ ਹਨ ਦੀਵਾਰ ਉਪਰ ਲਾਈਟਾਂ ਤੇ ਡਿਜ਼ਾਇਨ ਵੀ ਨਜ਼ਰ ਆ ਰਹੇ ਹਨ। ਸਾਹਮ ਣੇ--

ਸਾਹਮਣੇ ਇੱਕ ਸੜਕ ਹੈ ਸਾਹਮਣੇ ਕੁਝ ਕੁਝ ਦੁਕਾਨਾਂ ਵੀ ਨਜ਼ਰ ਆ ਰਹੀਆਂ ਹਨ ਕੁਝ ਮੋਟਰਸਾਈਕਲ ਲੱਗੇ ਹਨ ਸਕੂਟਰ ਲੱਗੇ ਹਨ।

ਸਾਮਣੇ ਇਕ ਬਹੁਤ ਸੋਹਣਾ ਮਹੱਲ ਦਿਖਾਈ ਦੇ ਰਿਹਾ ਹੈ ਅਤੇ ਮਹੱਲ ਟਾਈਪ ਕੁਛ ਦਿਖਾਈ ਦੇ ਰੇਯਾ ਹੈ ਬਹੁਤ ਸਾਰੇ ਦਰਖਤ ਦਿਖਾਈ ਦੇ ਰਹੇ ਹਨ।

ਅਤੇ ਕੁੱਛ ਊਪਰ ਸਵਿੱਚ ਲੱਗੇ ਹੋਏ ਹਨ ਉਪਰ ਲਿੱਖੇਯਾ ਹੋਇਆ ਹੈ ਬਹੁਤ ਸਾਰਾ ਰੰਗੀਨ ਜੇਹਾ ਹਾਈਡ੍ਰੌਲਿਕ ਇੰਜੀਨਿਯਰਸ ।

ਸਾਹਮਣੇ ਕੁਝ ਆਦਮੀ ਖੜੇ ਹਨ ਅਤੇ ਨੀਚੇ ਕੁਛ ਸਮਾਨ ਕੁਛ ਕਨਕ ਟਾਈਪ ਕੁਛ ਦਿਖਾਈ ਦੇ ਰਿਹਾ ਹੈ।